ਜਿਹੜੀ ਸਾਡੀ ਹਕੀਕਤ ਤੋਂ ਪਰੇ ਹਨ ਕੌਣ ਜਾਣੇ ਭਵਿੱਖ ਸਾਡੇ ਲਈ ਕੀ ਲਿਆਉਂਦਾ ਹੈ ਪਰ ਜੋ ਕੁੱਝ ਵੀ ਹੋਵੇ ਸਾਡੇ ਕੋਲ ਦੋ ਬੁਨਿਆਦੀ ਵਿਕਲਪ ਮੌਜੂਦ ਹਨ ਜਾਂ ਤਾਂ ਅਸੀਂ ਸੁਰੱਖਿਆ ਦੀ ਰਾਹ ਉੱਤੇ ਚੱਲੀਏ, ਜਾਂ ਫਿਰ ਅਸੀਂ smart ਬਣਕੇ ਆਪਣੇ ਆਪ ਨੂੰ ਪੈਸੇ ਸੰਬੰਧੀ ਤੇ ਸਿੱਖਿਅਤ ਕਰੀਏ ਆਪਣੇ ਬੱਚਿਆਂ ਦੀ ਆਰਥਿਕ ਪ੍ਰਤਿਭਾ ਨੂੰ ਵੀ ਜਾਗਰਿਤ ਕਰੀਏ Hello

ਹਾਂਜੀ ਸਤ ਸ਼੍ਰੀ ਅਕਾਲ ਜੀ

ਹੋਰ ਕੀ ਹਾਲ ਚਾਲ ਜੀ ਤੁਹਾਡਾ? ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਹਾਂਜੀ ਜੀ ਆਪਾਂ ਵੀ ਵਧੀਆ ਜੀ ਹੋਰ ਜੀ ਘਰ ਪਰਿਵਾਰ ਕਿਦਾਂ ਸਾਰੇ? ਵਧੀਆ ਜੀ ਸਬ ਬਹੁਤ ਵਧੀਆ ਨੇ ਤੁਸੀ ਦੱਸੋ ਹਾਂਜੀ ਜੀ ਸਾਡੇ ਵੀ ਬਹੁਤ ਵਧੀਆ ਨੇ ਹੋਰ ਜੀ ਕੀ ਕਰ ਰੇ ਓ ਤੁਸੀਂ? ਬੱਸ ਵੇਲ਼ੇ ਬੈਠੇ ਸੀ ਜੀ ਦੱਸੋ ਹਾਂਜੀ ਜੀ ਮੈ ਵੀ free ਸੀ ਤੇ ਮੈ ਸੋਚਿਆ ਤੁਹਾਡੇ ਕੋਲੋਂ ਇੰਟਰਨੇਟ ਬਾਰੇ ਜਾਣਕਾਰੀ ਲੈ ਲਵਾਂ ਹਾਂਜੀ ਜੀ ਜ਼ਰੂਰ ਇੰਟਰਨੇਟ ਉਸ ਪ੍ਬੰਧ ਦਾ ਨਾਮ ਹੈ ਜਿਸ ਰਾਹੀਂ ਦੁਨੀਆਂ ਭਰ ਦੇ ਕਮਪੀ ਕਿਉ computer ਇਕ ਦੂਜੇ

ਆਪਸੀ ਕ~ ਫੋਨਲੀਨ, ਸੈਲੂਲਾਈਟ, ਸੰਬੰਧਾਂ ਅਤੇ ਹੋਰ ਤਰੀਕਿਆਂ ਦਵਾਰਾ ਹੁੰਦੇ ਹਨ ਇਕ ਦੂਜੇ ਨਾਲ ਗੱਲ ਕਰੋ ਇਹ ਮਾਧਿਅਮ ਹੈ ਜਿਸ ਰਾਹੀਂ ਅਸੀ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਦੁਨੀਆ ਵਿਚ ਕਿਸੇ ਵੀ, ਕਿਸੇ ਵੀ ਗੱਲ ਕਿਸੇ ਵੀ ਕੋਨੇ ਤੇ ਗੱਲ ਕਰ ਸਕਦੇ ਹਾਂ ਯਾ ਉਹਨਾਂ ਦੀ ਜਾਨ ਯਾ ਉਹਨਾਂ ਨੂੰ ਜਾਣਕਾਰੀ ਭੇਜ ਸਕਦੇ ਹਾਂ ਜਾਂ ਲੈ ਸਕਦੇ ਹਾਂ ਜੀ ਹਾਂਜੀ ਜੀ ਇਸ ਵਿਚ ਵ੍ਯਪਾਰ ਦੇ ਅਸੀਮ ਮੌਕੇ ਹਨ ਇਸ ਬਾਰੇ ਦੱਸੋ ਹਾਂਜੀ ਜੀ ਜਰੂਰ ਇਸ ਵਿਚ ਵ੍ਯਪਾਰ ਦੇ ਅਸੀਮ ਮੌਕੇ ਹਨ ਇਹ ਪਸ਼ਾਵਰਾ

ਅਤੇ ਤੁਹਾਡੀ ਉਂਗਲ ਤੇ ਖੁੱਲੇ ਹਨ ਇਸ ਵਿਚ ਵਿਦਵਾਨਾਂ ਲਈ ਵਾਪਰੀਆਂ ਦੀ ਖੋਜ ਅਤੇ ਵਧਾਰ ਵਪਾਰ ਦੀ ਖੋਜ ਲਈ ਬਹੁਤ ਸਾਰੇ ਕੀਮਤੀ ਸੋਤਰ ਹਨ ਸਰੋਤ ਹਨ ਉਸ ਸਮੇ ਉਹ ਸ਼ਨਤੀਕ ਸ਼ਨ~ ਅਹ ਸ਼ਨ~ ਜਨਾਤਿਕ ਪਰਬਾਦਤ ਅਤੇ ਪੱਧਰਾਂ ਵਿਚੋਂ ਚੁੱਪ ਹੋਏ ਹਨ ਜੋ ਆਪਣੀ ਵਿਨਾਸ਼ਕਾਰੀ ਭੂਮਿਕਾ ਨਿਭਾਉਣ ਲਈ ਤਿਆਰ ਹਨ ਜੋ ਹੋਰ ਕੁਜ ਨਈ ਇਸ ਲਈ ਇੰਟਰਨੇਟ ਨੂੰ ਸਮੇ ਵਿਸ਼ਾਨਕਾਰੀ ਮੰਨਿਆ ਜਾਂਦਾ ਹੈ ਅਜੇ ਵੀ ਕਿਸੇ ਵ੍ਯਕਤੀ ਦਾ ਮਾਲਕ ਹੋਣ ਅਜੇ ਵੀ ਵ੍ਯਕਤੀ ਦੀ ਪਹੁੰਚ ਤੋਂ ਬਾਹਰ ਹੈ ਜਰੂਰ ਜਿਸ ਵੀਡੀਓ ਨੂੰ ਅਹ ਰਾਤੋਂ ਰਾਤ ਸ~ ਅਹ ਸਨਸਨੀ ਬਣਾ ਦਿੱਤਾ ਤੁਹਾਨੂੰ ਅਤੇ ਸੁੰਦਰ ਬਣਾ ਦਵੇਗਾ

ਇੰਟਰਨੇਟ ਦੀ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ ਸਿਸਟਮ ਇਹ ਇਕ ਡਾਟਾ ਸੰਚਾਰ ਜੋ ਸਬੀ computers ਨੂੰ ਵੱਖ ਵੱਖ ਥਾਵਾਂ ਤੇ ਜੋੜਦਾ ਹੈ ਅਤੇ ਉਹਨਾਂ ਦਾ ਇਕ ਨੈਟਵਰਕ ਬਣਾਉਂਦਾ ਹੈ ਹਾਂਜੀ ਜੀ ਮਾੜਾ ਜੇਆ ਦੱਸਿਆ ਅੱਗੇ

ਧਰਮ ਫਾਰਮ ਨੈਟਵਰਕ ਨਾਲੋਂ ਘਟੋਂ ਘੱਟ ਦੋ computer ਤਰਾਹ ਦੀ ਜਰੂਰਤ ਹੁੰਦੀ ਹੈ ਜੋ ਇਕ ਤਾਰ ਜੁੜਦੇ ਹਨ ਅਤੇ ਜਾਨਕਰੀ ਦਾ ਅਦਾਨ ਪ੍ਰਦਾਨ ਕਰਦੇ ਹਨ ਪਰ ਇਸਦੇ ਗੁੰਜਲਤਾ ਰੂਪ ਨੂੰ ਇੰਟਰਨੇਟ ਕਿਹਾ ਜਾਂਦਾ ਹੈ ਜੋ ਕਿ ਦੁਨੀਆਂ ਭਰ ਵਿਚ ਫੈਲਿਆ ਗਿਆ ਹੈ ਇੰਟਰਨੇਟ ਦੀ ਸ਼ੁਰੂਆਤੀ ਦਿਨਾਂ ਵਿਚ ਇੰਟਰਨੇਟ ਦੀ ਵਰਤੋਂ ਬਹੁਤ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਸੀ ਅਤੇ ਇਹ system ਮੁਖ ਤੌਰ ਤੇ ਸਰਕਾਰੀ ਏਜੇਂਸੀਆਂ ਲਈ ਸੀ ਇਸ ਬਾਰੇ ਜਾਣਕਾਰੀ ਦਿਓ ਹਾਂਜੀ ਜੀ ਇੰਟਰਨੇਟ ਦੀ ਸ਼ੁਰੂਆਤੀ ਦਿਨਾਂ ਵਿਚ ਇੰਟਰਨੇਟ ਦੀ ਵਰਤੋਂ ਬਹੁਤ ਗੁਪਤ ਤਰੀਕੇ ਨਾਲ ਕੀਤੀ ਗਈ ਸੀ ਅਤੇ ਇਹ system ਮਨੁੱਖ ਤੌਰ ਤੇ ਸਰਕਾਰੀ ਏਜੇਂਸੀਆਂ ਲਈ ਸੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਦਵਾਰਾ ਜਾਣਿਆ ਅਤੇ ਵਰਤਿਆ ਜਾਂਦਾ ਹੈ ਇਹ ਮਨੁੱਖ ਤੌਰ ਤੇ ਈ-ਮੇਲ ਲਈ ਵੀ ਵਰਤਿਆ ਜਾਂਦਾ ਹੈ ਇਸ ਤਰਾਹ ਇਸ ਦੀ ਵਰਤੋਂ ਨਿਜੀ ਜਾਂ ਵਪਾਰਿਕ ਉਦੇਸ਼ਾਂ ਲਈ ਵਰਜਿਤ ਹੈ ਇਸ ਨੂੰ ਇੰਟਰਨੇਟ ਦੀ ਪਹਿਲੀ ਪੌੜੀ ਕਿਹਾ ਜਾਂਦਾ ਹੈ ਦੂਜੀ ਪੌੜੀ ਦਾ ਇੰਟਰਨੇਟ ਦੂਜਾ ਇੰਟਰਨੇਟ ਦੀ ਪੀੜੀ ਸਾਡੇ ਪਿਛਲੇ ਦਹਾਕੇ ਦੇ ਆਰੰਭ ਵਿਚ ਪੈਦਾ ਹੋਈ ਸੀ ਇਹ ਅੱਜ ਇਹ ਹਜੇ ਖੁੱਲ੍ਹਾ ਨਹੀਂ ਸੀ ਥੋੜੇ ਸਮੇ ਵਿਚ ਸੰਯੁਕਤ ਰਾਜ ਵਿਚ ਬਹੁਤ ਸਾਰੀਆਂ ਸਮਪੀ computer ਸੰਚਾਰ ਸੰਸਥਾਵਾਂ ਇੰਟਰਨੇਟ ਵਿਚ ਸ਼ਾਮਿਲ ਹੋ ਗਈਆਂ ਹਨ ਲੱਖਾਂ ਗੈਰ ਟੈਕਨੋਲੋਜੀ ਨੇ ਪਹਿਲੀ ਵਾਰ ਟੇਕ~ ਇਨ~ ਇੰਟਰਨੇਟ ਦਾ ਅੰਦਰ ਲਿਆ ਦਾ~ ਆਨੰਦ ਲਿਆ ਇਸ ਇਹ ਆਮ ਲੋਕ ਇਹ ਆਮ ਲੋਕਾਂ ਤੱਕ ਨਹੀ ਪਹੁੰਚਿਆ ਸਾਡੇ ਕੋਲ ਇਸ ਲਈ ਹਨ ਮੈਡਮ

ਹਾਂਜੀ ਜੀ ਇੰਟਰਨੇਟ ਖਾਤਾ ਨੰਬਰ ਕੀ ਹੈ ਜੀ ਇਨਟਰਨੈਟ ਖਾਤਾ ਨੰਬਰ ਅਸੀ ਇਸ ਨੂੰ ਕਿਸੇ ਵੀ ਇਨਟਰਨੈਟ ਪ੍ਰਾਪਤ ਤੋਂ ਕੁਛ ਘੰਟਿਆਂ ਲਈ ਪ੍ਰਾਪਤ ਕਰ ਸਕਦੇ ਹਾਂ ਉਹ ਦਾ ਨਾਮ ਵੀ ਦਿੰਦਾ ਹੈ ਇੰਟਰਨੇਟ ਖਾਤੇ ਤੇ ਉਪ ਭੋਗਤਾ ਪ੍ਰਾਪਤ ਕਰਨ ਤੋਂ ਬਾਅਦ ਸੇਵਾ ਪ੍ਰਭਾਤ ਦਾ ਮਾਹਰ ਸਾਡੇ ਕਮ~ computers ਨੂੰ ਉਸਦੀ ਸੰਸਥਾ ਨਾਲ ਜੋੜਦਾ ਹੈ ਤੇ ਅਸੀ ਆਪਣੇ ਅਤੇ ਮਾਡਮ ਤੇ navigate ਕਰਦੇ ਹਾਂ ਤਾਂ ਅਤੇ computer screen ਅਤੇ ਇੰਟਰਨੇਟ ਸੇਵਾ ਪ੍ਰਦਾਤ ਦੇ ਨਾਮ ਤੇ ਕਰਕੇ ਇੰਟਰਨੇਟ ਸੇਵਾ ਪ੍ਰਦਾਤ ਨਾਲ ਸੰਬੰਧ ਹਾਪਤ ਕਰਦੇ ਹਨ ਫੇਰ ਅੱਸੀ ਆਪਣਾ ਉਪ ਯੂਪਰਤਾ ਨਾਮ ਅਤੇ ਵਰਤ ਸਕਦੇ ਹਾਂ ਕੋਡ ਦੀ ਵਰਤੋਂ ਕਰੋ ਨੰਬਰ ਵਿਚ ਪੂਜਣ ਦੇ ਬਾਅਦ ਇਨਟਰਨੈਟ ਨਾਲ ਜੁੜੋ ਜੋ ਗੁਪਤ ਹੈ ਜੋ ਅਸੀ ਈ-ਮੇਲ ਭੇਜਣਾ ਯਾ ਪ੍ਰਾਪਤ ਕਰਨਾ ਚਾਉਂਦੇ ਹਾਂ ਇਸ ਲਈ ਅਸੀ ਪਲੁਪਤ~ ਕਰਕੇ ਈ-ਮੇਲ ਭੇਜਦੇ ਹਾਂ ਯਾ ਪ੍ਰਾਪ੍ਤ ਕਰਦੇ ਹਾਂ ਨਹੀ ਤਾਂ ਇਨਟਰਨੈਟ approval ਦੀ ਨੂੰ ਦਿਖਾਉਣ ਤੋਂ ਬਾਅਦ ਸਾਨੂੰ ਇਸ ਕਸਮ ਦੀ ਜਾਣਕਾਰੀ ਜਾਂ ਜਾਣਕਾਰੀ ਮਿਲਦੀ ਹੈ ਜੋ ਸਮਬੰਤ ਖੋਲ੍ਹਦਾ ਹੈ ਅਤੇ ਸਾਨੂੰ ਇਸਦੀ ਲੋੜੀਂਦੀ ਜਾਣਕਾਰੀ ਦਿੰਦਾ ਹੈ

ਕਿਹੜੇ ਸੋਫਟਵੇਅਰ ਪ੍ਰੋਗਰਾਮਾਂ ਦੀ ਵਰਤੋਂ ਇੰਟਰਨੇਟ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ? ਬਹੁਤ ਸਾਰੇ ਹੈ ਪ੍ਰੋਗਰਾਮਾਂ ਦੀ ਵਰਤੋਂ ਇੰਟਰਨੇਟ ਦੀ ਤੋਂ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਜਿਵੇ ਅਤੇ ਇਨਟਰਨੈਟ ਨਾਲ ਜੁੜ ਕੇ ਅਸੀ ਗੱਲ ਬਾਤ ਕਰ ਸਕਦੇ ਹਾਂ ਯਾ ਟੈਲੀਫੋਨ ਕਰ ਸਕਦੇ ਹਾਂ ਤਾਂ ਅਸੀ ਹੋਰ ਕੰਮ ਵੀ ਕਰ ਸਕਦੇ ਹਾਂ

ਟੈਲੀਫੋਨ ਕਰ ਸਕਦੇ ਹਾਂ ਤੇ ਅਸੀ ਹੋਰ ਕੰਮ ਵੀ ਕਰ ਤੇ ਬਹੁਤ ਸਾਰੇ ਹੋਰ ਕੰਮ ਵੀ ਕਰ ਸਕਦੇ ਹਾਂ ਇਨਟਰਨੈਟ ਦੇ ਜ਼ਰੀਏ ਅਸੀ ਕਿਸੇ ਵੀ ਵੈਬਸਾਈ~ ਵੈਬਸਾਈਟ ਤੇ ਆਪਣੇ computers ਤੋਂ ਕੋਈ ਜਾਣਕਾਰੀ ਲਿਆ ਸਕਦੇ ਹਾਂ ਤਾਂ ਅਸੀਂ ਜਦੋਂ computers ਨੂੰ ਅਜੇਹੀ ਨੌਕਰੀ ਦਿੱਤੀ ਜਾਂਦੀ ਹੈ ਹੈ ਹੈ ਤਾਂ ਇਹ ਕੰਮ ਕਰਦਾ ਹੈ ਜਦੋਂ ਅਸੀ ਸੋ ਰਹੇ ਹਾਂ ਯਾ ਜਦੋਂ ਅਸੀ ਸੋ ਰਹੇ ਹਾਂ ਯਾ ਜਦੋਂ ਅਸੀ ਚੀਜਾਂ ਨੂੰ ਜਲਦੀ ਪੂਰਾ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ computer ਚਾਹੀਦਾ ਹੈ ਠੀਕ ਏ ਜੀ ਸੰਸਾ ਸੰਚਾਰ ਸੇਵਾਵਾਂ ਸ~ ਸੰਚਾਰ ਸੇਵਾਵਾਂ ਅਸੀ ਇਨਟਰਨੈਟ ਤੇ ਉਪਲਬਧ ਸੰਚਾਰ ਸੇਵਾਵਾਂ ਨੂੰ ਦੋ ਹਿੱਸਿਆਂ ਵਿਚ ਵੰਡ ਸਕਦੇ ਹਾਂ ਇਹਨਾਂ ਵਿਚੋਂ ਇਕ ਨਿਜੀ ਸੰਚਾਰ ਸੇਵਾ ਦੇ ਸੁਨ~ ਤੇ ਸਮੀਪ ਹੈ ਹਾਂਜੀ ਜੀ ਈ-ਮੇਲ ਗੱਲ ਬਾਤ ਅਤੇ ਟੈਲੀਫੋਨ ਇਹਨਾਂ ਵਿਚੋਂ ਈ-ਮੇਲ ਸਬਤੋਂ ਵੱਧ ਵਰਤਿਆ ਜਾਂਦਾ ਹੈ ਇੱਕ ਵ੍ਯਕਤੀ ਤੋਂ ਦੂਜੇ ਸਮੂਹ ਵਿਚ ਇੱਕ ਸੰਚਾਰ ਸੇਵਾ ਹੈ ਇਸ ਵਿਚ ਇੱਕ ਵ੍ਯਕਤੀ ਸ਼ਾਮਿਲ ਹੁੰਦਾ ਹੈ ਜੋ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਬੈਠੇ ਬਹੁਤ ਸਾਰੇ ਵਿਕਤੀਆਂ ਜਾਂ ਸਮੂਹ ਨਾਲ ਮਿੱਲ ਕੇ ਸਾਮਣਾ ਕਰਦਾ ਹੈ ਇੰਟਰਨੇਟ ਤੇ ਜਾਣਕਰੀ ਦੀ ਉਪਲਬਧਤਾ ਸ਼ਾਇਦ ਇਸੀ ਪ੍ਰਸਿੱਧੀ ਦਾ ਸਬਤੋਂ ਵੱਡਾ ਕਾਰਨ ਹੈ ਇਸ ਲਈ ਇੰਟਰਨੇਟ ਹਰ ਘਰ ਪਹੁੰਚ ਰਿਹਾ ਹੈ worldwide webwww ਡੋਟ ਇੱਕ ਸ੍ਰਵਵਯਾਪੀ multimedia ਅਤੇ hypermedia publishing ਪ੍ਰਣਾਲੀ ਹੈ ਇਹ ਦੁਨੀਆਂ ਵਿਚ ਸਬਤੋਂ ਵੱਧ ਅਨੁਕੂਲ ਅਤੇ ਨਿਯੰਤ੍ਰਿਕ ਨਿਯੰਤਰਦ

ਇੰਟਰਨੇਟ ਦੇ ਉਭਰ ਰਹੇ ਨਵੇਂ ਵਿਧਾਨ ਅਤੇ ਟੈਕਨੋਲਜੀਆਂ ਇਸ ਗੱਲ ਦਾ ਸੰਕੇਤ ਹਨ ਕਿ ਭਵਿੱਖ ਵਿਚ ਮਨੁੱਖੀ ਜੀਵਨ ਵਿਚ ਇਹ ਕਿੰਨਾ ਮਹੱਤਵਪੂਰਨ ਹੋਵੇਗਾ ਨਿਯੁਸ ਲਾਇਨ ਨੀ ਯੂਸ ਜਾਂ reporting ਜਾਂ web siting web casting ਨੇ ਖਬਰਾਂ ਦੀ ਵੰਡ ਖੇਤਰਾਂ ਵਿਚ ਨਵੀਆਂ ਪੇਸ਼ਕਾਰੀਆਂ ਖੋਲ ਦਿੱਤੀਆਂ ਹਨ ਅਤੇ multimedia ਇੰਟਰਨੇਟ ਦਾ ਇਕ ਨ~ ਨਿਖਰਦਾ ਬਣ ਗਿਆ ਹੈ ਚਲਾ ਗਿਆ ਹੈ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

ਸਤ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਵੇਕ ਹੈ ਜੀ ਮੈ ਸਨਾਮ ਦਾ ਰਹਿਣ ਵਾਲਾ ਆ ਜੀ ਤੇ ਮੈ ਅੱਜ ਥੋਨੂੰ ਗੱਲਾਂ ਦੱਸਣੀਆਂ ਚਾਹੁੰਦਾ ਸਮੇ ਬਾਰੇ ਵੀ ਸਮੇ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਏ ਜੀ ਅਹ ਸਮਾਂ ਬਹੁਤ ਕੀਮਤੀ ਹੁੰਦਾ ਇਹ ਦੋਬਾਰਾ ਹਥ੍ਹ ਨਹੀਂ ਆਉਂਦਾ ਇਹ ਦੇ ਲਈ ਇਹ ਤਰਾਹ ਕਿਹਾ ਗਿਆ ਹੈ ਕਿ shakespeare ਨੇ ਕਿਹਾ ਸੀ ਜੋ ਸਮੇ ਨੂੰ ਨਸ਼ਟ ਕਰਦਾ ਹੈ ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ ਸਮੇ ਦਾ ਪਾਬੰਧ ਹੋਣਾ ਮਨੁੱਖੀ ਜੀਵਨ ਵਿਚ ਸਫਲਤਾ ਤੇ ਬੁਨਿਆਦੀ ਨਿਯਮਾਂ ਵਿੱਚੋ ਇੱਕ ਹੈ ਸਾਨੂੰ ਸਾਰੇ ਕੰਮ ਸਮੇ ਅਨੁਸਾਰ ਕਰਨੇ ਚਾਹੀਦੇ ਹਨ ਸਮੇ ਸਿਰ ਕੰਮ ਕਰਨ ਵਾਲਾ ਮਨੁੱਖ ਸਬ ਨੂੰ ਚੰਗਾ ਲੱਗਦਾ ਹੈ ਸਮੇ ਵਿਚ ਹਰ ਕੰਮ hello ਸਮੇ ਵਿਚ ਹਰ ਕੰਮ ਕਰਨ ਦਾ ਆਦਿ ਨਹੀਂ ਹੁੰਦਾ ਆਪਣਾ ਤੇ ਦੂਸਰੇ ਦੂਸਰੇ ਸਿਰ ਕੰਮ ਨਾਲ ਆਦਿ ਹੁੰਦਾ ਹੈ ਅਤੇ ਦੂਸਰੇ ਦੂਸਰਿਆਂ ਨੂੰ ਤੰਗ ਕਰਦਾ ਹੈ ਵੱਡੇ ਆਦਮੀਆਂ ਦੀ ਕਦਰ ਇਸ ਕਰ ਕਰਕੇ ਹੁੰਦੀ ਹੈ ਸਮੇ ਕਦਰ ਕਰਦੇ ਹਨ ਇੱਕ ਵਾਰੀ Napolean ਅਤੇ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲ ਬੁਲਾਇਆ ਜਰਨੈਲ ਸਮੇ ਸਿਰ ਨਹੀਂ ਪਹੁੰਚੇ ਤਾਂ Napolean ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ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 ਉਹਨਾਂ ਜਰਨੈਲਾਂ ਨੂੰ ਭੁੱਖੇ ਹੀ napanean ਨਾਲ ਕੰਮ ਕਰਨਾ ਪੈਂਦਾ ਹੈ ਜਿਹੜਾ ਵ੍ਯਕ੍ਤਿ ਸਮੇ ਸਿਰ ਕਦਰ ਨਹੀਂ ਕਰ ਕਰਦਾ ਉਹ ਜਿੰਦਗੀ ਦੀ ਦੌੜ ਵਿਚ ਬਹੁਤ ਪਿਛੇ ਰਹਿ ਜਾਂਦਾ ਹੈ ਜਿਹੜਾ ਇਨਸਾਨ ਸਮੇ ਸਿਰ ਅਜਾਦੀ ਨਹੀਂ ਗਵਾਉਣ ਉਸ ਨੂੰ ਹਰ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 ਉਸਨੂੰ ਸੁਭਾਅ ਦੀ ਚਿੜਚਿਆਂ ਚਿੜਚਿੜਾ ਨਹੀ ਹੁੰਦਾ ਸਮੇ ਦੀ ਕਦਰ ਕਰਨ ਨਾਲ ਵ੍ਯਕ੍ਤਿ ਇਕਰਾਰ ਦਾ ਪੱਕਾ ਕਹਿੰਦਾ ਹੈ ਇਕਰਾਰ ਦੀ ਪਕਾਈ ਕਰਨ ਵਿਚ ਝੂਠ ਵੀ ਨਹੀਂ ਬੋਲਦਾ ਇਸ ਪ੍ਰਕਾਰ ਸੱਚ ਬੋਲਣ ਦਾ ਸਵ ਗੁਣ ਵੀ ਉਸ ਵਿਚ ਆਪਣੇ ਸ਼ਾਮਿਲ ਹੋ ਜਾਂਦਾ ਹੈ ਸਮੇ ਸਿਰ ਕਦਰ ਵਾਲਾ ਵ੍ਯਕ੍ਤਿ ਕਦੀ ਵੀ ਕਿਧਰੇ ਪਚਦੇ ਨਹੀਂ ਕਰਦਾ ਸ਼ਰਮਿੰਦਾ ਨਈ ਹੋਣਾ ਪੈਂਦਾ ਇਸ ਪ੍ਰਕਾਰ ਸਮੇ ਦੀ ਕਦਰ ਕਰਨ ਵਾਲਾ ਵ੍ਯਕ੍ਤਿ ਹਰ ਖੇਤਰ ਵਿਚ ਕਦਰ ਕਰਾਉਂਦਾ ਹੈ ਜਿਹੜਾ ਵ੍ਯਕ੍ਤਿ ਸਮੇ ਦੀ ਕਦਰ ਨਹੀਂ ਕਰਦਾ ਜਿੰਦਗੀ ਦੀ ਦੌੜ ਵਿਚ ਬਹੁਤ ਪਿਛੇ ਰਹਿ ਜਾਂਦਾ ਥੋਨੂੰ ਤਾਂ ਪਤਾ ਈ ਹੋਣਾ ਆਪਾਂ ਨੂੰ ਸਮੇ ਦੀ ਕਦਰ ਤੇ ਕਰਨੀ ਚਾਹੀਦਾ ਆ ਸਮਾਂ ਸਾਡੇ ਲਈ ਬਹੁਤ ਕੀਮਤੀ ਹੁੰਦਾ ਕਈ ਵਾਰ ਆਪਾਂ ਸਮੇ ਦੀ ਕਦਰ ਨਈ ਕਰਦੇ ਹ ਨਾ? ਮੈ ਸਾਰਾ ਦਿਨ ਏਂ ਈ ਲੰਘ ਜਾਂਦਾ ਆਪਾਂ ਕਈ ਵਾਰ ਬੈਠੇ ਰਹਿੰਨੇ ਆ ਵੇਲ਼ੇ ਆਪਾਂ ਨੂੰ ਕੋਈ ਕੰਮ ਕੰਮ ਹੁੰਦਾ ਨੀ ਵੈਲ~ ਸਮੇ ਹੁੰਦਾ ਹ ਨਾ ਆਪਾਂ ਕੱਚ ਕਰੀਏ ਸਾਰਾ ਦਿਨ ਕੁਛ ਨਾ ਕੁਛ ਕਰਦੇ ਰਹੀਏ ਸਮਾਂ ਆਪਣੇ ਆਪ ਲੰਘ ਜਾਂਦਾ ਕਿ ਆਪਾਂ ਕੁਛ ਕਰਕੇ ਦਿਖਾਈਏ ਸਮੇ ਲਈ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 ਅਖਬਾਰਾਂ ਦੀਆਂ ਕਿਸਮਾਂ ਅਖਬਾਰਾਂ ਵਿਚ ਹੁੰਦੀਆਂ ਹਨ ਜਿਵੇ ਕਿ ਦੈਨਿਕ ਸਪਤਾਹਿਕ ਤੇ ਮਾਸਿਕ ਇਹਨਾਂ ਦੀ ਵਿਦਿਆ ਲੋਕ ਪ੍ਰਿਯਤਾ ਦੇਖ ਕੇ ਪਾਸਿਓਂ ਅਖਬਾਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਹ ਨਾ ਹਰ ਭਾਸ਼ਾ ਵਿਚ ਅਖਬਾਰਾਂ ਮਿਲ ਜਾਂਦੀਆਂ ਹਨ ਇਹ ਜਨਤਾ ਅਤੇ ਸਰਕਾਰ ਵਿਚ ਇੱਕ ਪੁੱਲ ਦਾ ਕੰਮ ਕਰਦਿਆਂ ਹਨ ਤੇ ਹਰ ਸੰਸਥਾ ਅਤੇ ਅਖਬਾਰਾਂ ਦਾ ਪਿਆਰ ਚੁਕਾਉਂਦੀ ਰੋਜਾਨਾ ਵਿਸ਼ੇਸ਼ ਹੁੰਦੀ ਹੈ ਹਾਂਜੀ ਤੇ ਜਿਹੜਾ ਵ੍ਯਕ੍ਤਿ ਸਮੇ ਦੀ ਕਦਰ ਨਹੀਂ ਕਰਦਾ ਉਹ ਜਿੰਦਗੀ ਦੀ ਦੌੜ ਵਿਚ ਬਹੁਤ ਪਿੱਛੇ ਰਹਿ ਜਾਂਦਾ ਜਿਹੜਾ ਇਨਸਾਨ ਸਮੇ ਦੀ ਅਜਾਈਂ ਨਹੀ ਗਵਾਉਂਦਾ ਉਸਨੂੰ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਹੁੰਦੀ ਹੈ ਉਹ ਵ੍ਯਕ੍ਤਿ ਠੀਕ ਸਮੇ ਤੇ ਹਰ ਕੰਮ ਕਰ ਲੈਂਦਾ ਹੈ ਇਸ ਕਰਕੇ ਅੰਤ ਸਮੇ ਦਾ ਉਸ ਦੇ ਸਿਰ ਤੇ ਵਾਦੁ ਬੋਝ ਨਹੀਂ ਰਹਿੰਦਾ ਕਿਉਂ ਉਸ ਦਾ ਸੁਭਾਅ ਵੀ ਚਿੜਚਿੜਾ ਨਹੀਂ ਹੁੰਦਾ ਸਮੇ ਦੀ ਕਦਰ ਕਰਨੀ ਵਾਲਾ ਵ੍ਯਕ੍ਤਿ ਇਕਰਾਰ ਦਾ ਪੱਕਾ ਰਹਿੰਦਾ ਏ ਇਕਰਾਰ ਦੀ ਪਕਾਈ ਕਰਨ ਲਈ ਉਹ ਝੂਠ ਵੀ ਨਹੀਂ ਬੋਲਦਾ ਇਸ ਪ੍ਰਕਾਰ ਸੱਚ ਬੋਲਣ ਦਾ ਗੁਣ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 ਸਮੇ ਦੀ ਕਦਰ ਕਰਦਾਂ ਹਰ ਵਕਤ ਕੰਮ ਕਰਦਾਂ ਆਪਣਾ time ਸਿਰ ਜਾਨਾ time ਸਿਰ ਆਪਣੇ ਉਹ ਕਰਦਾਂ time ਸਿਰ ਹੀ ਆਪਾਂ ਆਪਣਾ ਡਿਊਟੀਆਂ ਤੇ ਜਾਣੇ ਆ time ਸਿਰ ਭੋਜਨ ਕਰਦੇ ਆ time ਸਿਰ ਆਪਾਂ washroom ਜਾਂਨੇ ਆ time ਸਿਰ ਆਪਣਾ ਉਹ ਕਰਦੇ ਆ ਜੀ ਨ੍ਹਾਨਾ ਧੋਣਾ ਆਪਣਾ time ਸਿਰ ਹੀ ਹੁੰਦਾ ਏ ਇਸ ਕਰਕੇ ਕਹਿੰਦੇ ਵੀ ਆਪਣਾ time ਦੀ ਕਦਰ ਕਰਨੀ ਚਾਹੀਦੀ ਆ ਕੁਛ ਲੋਗ ਆਲਸੀ ਹੁੰਦੇ ਨੇ ਉਹ ਆਪਣਾ ਕਦਰ ਨਹੀਂ ਕਰਦੇ ਹਾਂ ਤੇ ਨਸ਼ੇ ਪੱਤਿਆਂ ਤੋਂ ਪਰਹੇਜ ਕਰੋ ਉਹ ਆਪਾਂ ਕਰਦੇ ਆ ਜਿਹੜਾ ਕੀਮਤੀ ਸਮੇ ਦੀ ਕਦਰ ਨਹੀਂ ਕਰਦਾ ਉਹ ਜਿੰਦਗੀ ਦੀ ਦੌੜ ਵਿਚ ਬਹੁਤ ਪਿੱਛੇ ਹੀ ਰਹਿ ਜਾਂਦਾ ਜਿਹੜਾ ਇਨਸਾਨ ਸਮੇ ਦੀ ਅਜਾਈਂ ਨੂੰ ਗਵਾਉਂਦਾ ਹੈ ਖੇਤਰ ਵਿਚ ਸਫਲਤਾ ਪ੍ਰਾਪਤ ਨਹੀਂ ਹੁੰਦੀ ਇਹ ਵ੍ਯਕ੍ਤਿ ਠੀਕ ਸਮੇ ਤੇ ਹਰ ਕੰਮ ਕਰਦਾ ਏ ਕਰਕੇ ਅਤੇ ਅੰਤ ਸਮੇ ਉਸ ਦੇ ਸਿਰ ਤੇ ਵਾਦੁ ਦਾ ਬੋਝ ਨਹੀਂ ਰਹਿੰਦਾ ਕਿਊ ਉਸ ਦਾ ਸੁਭਾਅ ਵੀ ਚਿੜਚਿੜਾ ਰਹਿੰਦਾ ਤੇ ਸਮੇ ਦੀ ਕਦਰ ਕਰਨ ਵਾਲਾ ਵ੍ਯਕ੍ਤਿ ਇਕਰਾਰ ਦਾ ਪੱਕਾ ਈ ਰਹਿੰਦਾ ਹਾਂਜੀ ਤੇ ਮੇਰੇ ਮੰਮੀ ਪਾਪਾ ਮਾਂ ਬਾਪ ਮੇਰੇ ਉਹ ਵੀ ਪੂਰਾ ਸਮੇ ਦਾ ਕਦਰ ਕਰਦੇ ਉਹਨਾਂ ਨੇ ਫਿਰ ਸਾਨੂੰ ਪੜ੍ਹਾਇਆ ਹ ਨਾ ਸਾਨੂੰ ਇਸ ਪੀੜੀ ਤੇ ਲੇਕੇ ਆਏ ਨੇ ਅੱਜ ਦਾ ਸੱਚ ਮਿੱਟੀ ਵੇਖ ਪਰਿੰਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆਂ ਮੇਰੀ ਨਾ ਇਹ ਤੇਰੀ ਨਾ ਮੇਰੀ ਚਾਰ ਚਾਰ ਦਿਨਾਂ ਦਾ ਮੇਲਾ ਦੁਨੀਆਂ ਫਿਰ ਮਿੱਟੀ ਦੀ ਬਣਜਾ ਢੇਰੀ ਜਿੰਦੀ ਏ ਜਿੰਦਗੀ ਸਮਾਂ ਬਹੁਤ ਕੀਮਤੀ ਹੁੰਦਾ ਏ ਇਹ ਦੋਬਾਰਾ ਹੇਠ ਨਹੀਂ ਹੁੰਦਾ ਇਸ ਲਈ ਹੀ ਤਾਂ ਕੀਆ ਗਿਆ ਹੈ ਕਿ ਨੇ ਕਿਹਾ ਜੋ ਸਮੇ ਨੂੰ ਨਸ਼ਟ ਕਰਦਾ ਹੈ ਸਮਾਂ ਉਸਨੂੰ ਨਸ਼ਟ ਕਰ ਦਿੰਦਾ ਹੈ ਸਮੇ ਦਾ ਪਾਬੰਧ ਮਨੁੱਖੀ ਜੀਵਨ ਵਿਚ ਸਫਲਤਾ ਦੇ ਬੁਨਿਆਦੀ ਨਿਯਮ ਵਿਚੋਂ ਠੀਕ ਹੈ ਸਾਨੂੰ ਸਾਰੇ ਕੰਮ ਸਮੇ ਅਨੁਸਾਰ ਕਰਨੇ ਚਾਹੀਦੇ ਨੇ ਕਰਕੇ ਚਾਹੀਦੇ ਅਹ ਸਮੇ ਸਿਰ ਕੰਮ ਕਰਨ ਵਾਲਾ ਮਨੁੱਖ ਸਬ ਨੂੰ ਚੰਗਾ ਲੱਗਦਾ ਸਮੇ ਸਿਰ ਕੰਮ ਕਰਨ ਨਾਲ ਦੋਨਾਂ ਧੀਰ ਧੀਰਾਂ ਨੂੰ ਸੁਖ ਮਿਲਦਾ ਹੈ ਜਿਹੜਾ ਮਨੁੱਖ ਸਮੇ ਸਿਰ ਕੰਮ ਕਰਦਾ ਹੈ ਆਦੀ ਹੁੰਦਾ ਏ ਤੇ ਆਪਣੇ ਦੂਸਰੇ ਜੀਆਂ ਨੁਕਸਾਨ ਕਰਦਾ ਹੈ ਤੇ ਵੱਡੇ ਆਦਮੀਆਂ ਦੀ ਕਦਰ ਇਸ ਕਰਕੇ ਨਈ ਕੀ ਹੁੰਦੀ ਏ ਕਿ ਉਹ ਸਮੇ ਦੀ ਕਦਰ ਕਰਦੇ ਹਨ ਇਕ ਵਾਰੀ napolean ਨੇ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ ਜਰਨੈਲ ਸਮੇ ਸਿਰ ਨਹੀਂ ਪੁੱਜੇ ਤਾਂ Napolean ਨੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਸੀ ਜਦੋ ਉਹ ਖਾਣਾ ਖਾ ਚੁੱਕਾ ਸੀ ਤਾਂ ਜਰਨੈਲ ਆ ਗਏ Napolean ਨੇ ਕਿਹਾ ਖਾਣੇ ਦੀ ਸਮਾਂ ਬੀਤ ਚੁੱਕਾ ਹੈ ਆਓ ਹੁਣ ਕੰਮ ਚਲੀਏ ਉਹਨਾਂ ਜਰਨੈਲਾਂ ਨੂੰ ਭੁੱਖੇ ਹੀ napanean ਨਾਲ ਕੰਮ ਤੇ ਜਾਨਾ ਪਿਆ

ਜਿਹੜਾ ਵ੍ਯਕ੍ਤਿ ਸਮੇ ਦੀ ਕਦਰ ਨਹੀਂ ਕਰਦਾ ਉਹ ਥੋਨੂੰ ਪਤਾ ਈ ਆ ਸਮਾਂ ਹੀ ਨਿੱਕਲ ਜਾਂਦਾ ਸਮਾਂ ਬਹੁਤ ਕੀਮਤੀ ਹੁੰਦਾ ਏ ਤੇ ਮੈ ਸਮੇ ਦੀ ਬਹੁਤ ਜ਼ਿਆਦਾ ਕੀਮਤ ਰੱਖਦਾ ਏ ਤੇ ਇਸ ਕਾਰਨ ਸਾਰੇ ਨੂੰ ਕਹਿੰਨਾ ਵੀ ਸਬ ਸਮੇ ਦੀ ਕਦਰ ਕਰਨੀ ਚਾਹੀਦੀ ਏ ਆਪਾਂ ਨੂੰ ਆਪਾਂ ਨੂੰ ਸੋਨਾ ਵੀ ਆਪਾਂ ਨੂੰ ਜ਼ਿਆਦਾ ਨਈ ਵੀ mind ਤੇ ਜ਼ਿਆਦਾ ਆਪਣਾ ਅਸਰ ਪੈਂਦਾ ਜੇ ਜ਼ਿਆਦਾ ਸੋਂਨੇ ਆਪਾਂ ਹ ਨਾ ਤੇ time ਨਾਲ ਸਵੇਰੇ ਛੇ ਵਜੇ ਉੱਠ ਕੇ ਆਪਣਾ ਨਹਾ ਧੋ ਕੇ ਆਪਣਾ ਮੰਮੀ ਮਾਂ ਬਾਪ ਦੀ ਇੱਜਤ ਸੇਵਾ ਕਰਨੀ ਚਾਹੀਦੀ ਆ ਤੇ ਮੈ ਤਾਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕਰਦਾਂ ਤੇ ਉਸ ਤੋਂ ਬਾਅਦ ਮੈ ਤਾਂ ਆਪਣਾ ਕੰਮ ਤੇ ਜਾਨਾ ਅੱਠ ਵਜੇ ਦਾ ਕੰਮ ਕਰਦੇ ਆਪਾਂ ਜੀ ਇਹ ਮੈ ਚੰਡੀਗੜ੍ਹ ਦੇ ਵਿਚ ਕੰਮ ਕਰਦਾਂ ਤੇ ਓਥੇ ਸਮੇ ਮੁਤਾਬਕ ਆਪਾਂ ਨੂੰ duty ਤੇ ਜਾਨਾ ਪੈਂਦਾ ਅੱਠ ਤੋਂ ਅੱਠ ਮੇਰੀ duty ਆ ਬਾਰ੍ਹਾਂ ਘੰਟੇ duty ਕਰਦੇ ਆਪਾਂ ਜੀ ਤੇ ਆਪਾਂ ਨੂੰ salary ਮਿਲਦੀ ਆ ਆਪਾਂ ਨੂੰ ਪੰਦ੍ਰਹ ਕ ਹਜਾਰ ਤੱਕ ਸਾਨੂੰ salary ਮਿਲ ਜਾਂਦੀ ਆ ਵੈਸੇ ਤੇ ਆਪਾਂ patient ਦੀ ਪੂਰੀ ਦੇਖ ਭਾਲ ਕਰਦੇ ਆ ਜੀ ਤੇ ਉਹਨਾਂ ਦੀ ਪੂਰੀ ਸੇਵਾ ਕਰਦੇ ਆ ਪੂਰੇ critical care ਕਰਦੇ ਆ ਜੀ ਤੇ hospital ਦੇ ਵਿਚ ਜਾ ਕੇ ਨਾਲੇ ਪ੍ਰਣਾਮ ਕਰਨਾ ਉਹਨਾਂ ਨੂੰ ਸਬ ਤੋਂ ਪਹਿਲਾਂ ਉਹਨਾਂ ਦੇ ਮਸਾਜ ਮਸੁਜ ਸਬ ਕੁਛ ਕਰਨਾ ਠੀਕ ਏ ਜੀ ਸਤ ਸ਼੍ਰੀ ਅਕਾਲ ਜੀ ਧੰਨਵਾਦ thank you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

ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ,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

ਕੁਛ ਨੀ ਬਸ article ਜਿਹਾ ਹੀ ਪੜ੍ਹ ਰਹੀ ਸੀ ਮੈਂ ਕਿਹੜਾ article ਪੜ੍ਹ ਰਹੇ ਸੀ? ਮੈਂ ਪੜ੍ਹ ਰਹੀ ਸੀ ਇਹ ਦੀ life story ਪੜ੍ਹ ਰਹੀ ਸੀ, Okay ਹਾਂ ਬਹੁਤ interesting ਹੈ ਮੈਂ ਵੀ ਥੋੜ੍ਹਾ ਜਿਹਾ ਪੜ੍ਹਿਆ ਹੈ ਇਹਦੇ ਬਾਰੇ ਪਰ ਮੈਂ proper ਨੀ ਸੀ ਪੜ੍ਹ ਰਹੀ ਕਿਉਂਕਿ ਅੱਧਾ ਮੇਰਾ ਸੁੱਟ ਗਿਆ ਸੀ ਮੈਨੇ ਥੋੜ੍ਹਾ ਜਿਹਾ ਹੀ ਪੜ੍ਹਿਆ ਇਸਦੇ ਬਾਰੇ, ਅੱਛਾ ਹੈ ਨਾ ਮਤਲਬ ਇੱਕ ਬਾਰਾਂ ਸਾਲ ਦੇ ਲੜਕੇ ਦੀ ਕਹਿ ਲਓ ਹੁਸ਼ਿਆਰੀ, ਦੇ ਨਾਲ ਹਨਾ ਕਿੰਨਾ ਵਧੀਆ ਹੋ ਗਿਆ ਬਹੁਤ ਅੱਛੀ ਹੈ story ਇਹਦੀ ਹਾਂਜੀ ਹਾਂਜੀ ਬਹੁਤ ਵਧੀਆ story ਹੈ ਇਹ ਤਾਂ ਹਮ ਹਮ ਬਾਰਾਂ ਸਾਲ ਦਾ ਲੜਕਾ ਬਹੁਤ ਹੁਸ਼ਿਆਰ ਸੀਗਾ, ਤੇ ਜਿੰਨਾਂ ਨੇ ਬਾਰਾਂ ਹਜ਼ਾਰ ਕਾਰੀਗਰਾਂ ਦੀ ਜਾਨ ਬਚਾਈ ਹੈ ਤੇ ਆਪਣੀ ਜਾਨ ਕੁਰਬਾਨ ਕਰਨ ਲੱਗਾ ਸੀ ਉਹ ਪੂਰਾ ਮਤਲਬ ਬੜਾ ਅੱਛਾ ਹੈ ਇੱਕ motivational story ਹੈ ਦੇਖਿਆ ਜਾਏ ਤਾਂ ਅੱਜ ਦੀ generation ਦੇ ਲਈ ਨਾ, ਅੱਛਾ ਹਾਂਜੀ motivational ਵੀ ਹੈ,

ਹਾਂਜੀ ਹਾਂਜੀ ਜਿਹੜਾ ਹੈ ਬਹੁਤ ਵਧੀਆ ਉਹ ਵੀ ਉੜੀਸਾ ਦੇ ਇੱਕ ਕਹਿ ਲਓ ਛੋਟੇ ਜਿਹੇ ਪਿੰਡ ਦਾ ਇਹ ਧਰਮ ਬਾਰਵੀਂ ਸਦੀ ਦੇ ਵਿੱਚ ਹਾਂ ਤੇ ਬਚਪਨ ਤੋਂ ਹੀ ਉਹਨੂੰ ਮਤਲਬ ਕਹਿ ਲਓ architecture ਦਾ ਸਿਲਪਕਾਰੀ ਦੇ ਵਿੱਚ ਬੜੀ ਦਿਲਚਸਪੀ ਰੱਖਦਾ ਸੀਗਾ

ਤੇ ਉਹਨਾਂ ਦੇ ਬਾਰਵੇਂ ਜਨਮ ਦਿਨ ਤੇ ਉਹਨਾਂ ਦੀ ਆਪਣੀ ਮਾਂ ਨੇ ਤੋਹਫਾ ਦਿੱਤਾ ਸੀ ਇਹਨਾਂ ਨੂੰ ਕੁਛ ਹਾਂ ਬਿਲਕੁਲ ਬਿਲਕੁਲ ਤੇ ਜਿੱਦਾਂ ਕਿ ਇਹਨਾਂ ਨੇ ਅਹ ਮਹਾਰਾਣਾ ਦਾ ਪੁੱਤਰ ਹੋਣ ਦੇ ਨਾਤੇ ਇਹਨਾਂ ਨੇ ਮ~ ਮੰਦਿਰ ਵੀ ਉਸਾਰੇ ਲਈ ਕਾਫ਼ੀ ਕਹਿ ਲਓ ਵੇਰਵਾ ਦੇਣਾ ਵਾਲੀਆਂ ਜਿਹੜੀਆਂ ਹੱਥ ਲਿਖਤਾਂ ਨੇ, ਉਹਨਾਂ ਤੱਕ ਵੀ ਇਹਦੀ ਪਹੁੰਚ ਸੀ ਕਿਉਂਕਿ ਉਹਨੂੰ ਅਹ ਅਹ ਪੁਰਾਣੇ ਕਹਿ interest ਹੋਣ ਦੇ ਕਰਕੇ ਨਾ ਉਹ ਅਹ ਕਰਦਾ ਰਹਿੰਦਾ ਸੀ invest ਕਰਦਾ ਰਹਿੰਦਾ ਸੀ investigation ਕਰਦਾ ਰਹਿੰਦਾ ਸੀ ਨਵੀਆਂ ਨਵੀਆਂ ਚੀਜ਼ਾਂ architect ਕਿੱਦਾਂ ਬਣਦੀ ਕਲਾ ਕ੍ਰਿਤੀ ਕਿੱਦਾਂ ਹੁੰਦਾ ਹੈ, ਤੇ ਉਹ ਬੜੀ ਅਹ ਖੋਜ ਬੀਨ ਕਰਦਾ ਰਹਿੰਦਾ ਸੀ ਕਹਿ ਸਕਦੇ ਹਾਂ, ਤੇ ਇਹਨਾਂ ਨੇ ਬਾਰਾਂ ਸਾਲ ਦੀ ਉਮਰ ਵਿੱਚ ਹੀ ਬਣਾ ਦਿੱਤਾ ਸੀ ਉੜੀਆ ਮੰਦਿਰ ਹਾਂਜੀ ਬਿਲਕੁਲ ਬਿਲਕੁਲ ਦੀ ਕਲਾ ਮੁਹਾਰਤ ਹਾਸਿਲ ਕਰ ਲਈ ਸੀ ਇਹਨੇ, ਦੇਖੋ ਬਾਰਾਂ ਸਾਲ ਦੇ ਬੱਚੇ ਨੂੰ ਕੀ ਸੋਝ ਆ, ਅੱਜ ਕੱਲ੍ਹ ਦੇ ਤਾਂ ਫ਼ੋਨਾਂ 'ਚ ਹੀ ਘੁਸੇ ਹੋਏ ਨੇ ਹਨਾ, ਤੇ ਬਿਲਕੁਲ ਕਿਸੇ ਨੂੰ ਨਹੀਂ ਪਤਾ ਕਿ ਇਹਨੇ ਬਾਰਾਂ ਸਾਲ ਦੇ ਬੱਚੇ ਨੇ ਇੰਨੀ ਵੱਡੀ architecture ਦੀ ਮੁਹਾਰਤ ਨੂੰ ਹਾਸਿਲ ਕਰ ਲਿਆ ਤੇ ਅੱਜ ਆਪਾਂ ਨੂੰ ਕਿੰਨੀਆਂ ਡਿਗਰੀਆਂ ਲੈਣੀਆਂ ਪੈਂਦੀਆਂ ਨੇ ਲੇਕਿੰਨ ਹਮੇਸ਼ਾ ਨਾ ਇਹ ਉਦਾਸ ਰਹਿੰਦੇ ਸੀ

ਦੇਖਿਆ ਨੀ ਸੀ ਬਿਲਕੁਲ ਬਿਲਕੁਲ ਤੇ ਉਹ ਉਹਨਾਂ ਦੀ ਮਾਂ ਵੀ ਨੀ ਸੀ ਉਹਨਾਂ ਨੂੰ ਦੱਸਦੀ ਇਸ ਬਾਰੇ ਕੁਛ ਵੀ,

ਹਾਂ ਫਿਰ ਬਾਰਵੇਂ ਜਨਮ ਦਿਨ ਤੇ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਆਪਣੇ ਪਿਤਾ ਦੇ ਮਿਲਣ ਦਾ ਮੌਕਾ ਵੀ ਦਿੱਤਾ ਸੀ,

ਹਾਂ ਉਹਨੂੰ ਏਦਾਂ ਸੀ ਨਾ ਕਿ ਮੇਰਾ birthday ਹੈ ਤੇ ਜਨਮ ਦਿਨ ਤੇ ਕੋਈ ਵੀ ਮਾਂ ਤੋਂ ਅਗਰ ਤੁਸੀਂ ਤੋਹਫਾ ਮੰਗੋਗੇ ਤਾਂ ਉਹ ਮਨਾ ਨੀ ਕਰਨਗੇ ਹਨਾ, ਤੇ ਇਸ ਲਈ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਵੀ ਮੈਂ ਆਪਣੇ ਜਨਮ ਦਿਨ ਤੇ ਹੀ ਆਪਣੀ ਮਾਂ ਤੋਂ ਮੰਗਾਗਾ ਕਿ ਮੈਨੂੰ ਮੇਰੇ ਪਿਤਾ ਜੀ ਨਾਲ ਮਿਲਵਾਓ

ਲੰਮੀ ਯਾਤਰਾ ਤੋਂ ਬਾਅਦ ਥੱਕਿਆ ਹੋਇਆ ਜਿਹੜਾ ਧਰਮ ਸੀਗਾ

ਹਾਂ ਬਿਲਕੁਲ ਸੂਰਜ ਜੋ ਕਿ ਕਹਿ ਲਓ ਕਿ ਸਭ ਤੋਂ ਵੱਡਾ ਮੰਦਿਰ ਬਣਵਾਇਆ ਸੀ ਇਹਨਾਂ ਨੇ, ਸਮਰਪਿਤ ਕਰਕੇ ਦੇਸ ਦਾ ਸਭ ਤੋਂ ਵੱਡਾ ਮੰਦਿਰ ਬਣਵਾਇਆ ਸੀ ਨਾ,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 ਮਤਲਬ ਬਹੁਤ ਭਾਵੁਕ ਕਹਿ ਲਓ ਹੋ ਗਿਆ ਸਮਾਂ ਉੱਥੇ ਇੱਕ ਦਮ ਜਦੋਂ ਉਹ ਇੰਨੇ time ਬਾਅਦ ਆਪਣੇ ਪਿਤਾ ਨੂੰ ਮਿਲਿਆ ਤੇ ਜੱਫ਼ੀ ਪਾਈ ਹਨਾ, ਤੇ ਪਰ ਧਰਮਪਾਲ ਨੂੰ ਦੇਖਕੇ ਕੁੱਝ ਉਸਦੇ ਪਿਤਾ ਨੂੰ ਕੁੱਝ ਪਰੇਸਾਨ ਕਰ ਰਿਹਾ ਸੀ ਕਿ ਅਹ ਉਹ ਖ਼ੁਸ਼ ਨੀ ਸੀਗਾ ਪਰ ਫਿਰ ਵੀ

ਹਾਂਜੀ ਇੰਨੇ ਦਿਨਾਂ ਬਾਅਦ ਉਹਨੇ ਅਹ ਆਪਣੇ ਪਿਤਾ ਨੂੰ ਦੇਖਿਆ ਸੀ ਤਾਂ ਕਰਕੇ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 ਮੰਦਿਰ ਵੀ ਬਣਾਇਆ ਸੀ ਉੜੀਸਾ ਦੇ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਸੀ ਮੰਦਿਰ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 ਤੋਂ ਬਾਰਾਂ ਸਾਲ ਤੱਕ ਮਿਹਨਤ ਕੀਤੀ ਸੀ,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 ਇੱਕ ਕਾਰੀਗਰੀ architecture ਵੇਰਵਾ ਇਹਦਾ ਵੀ ਸਿਖ਼ਰ ਤੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਕਾਰੀਗਰੀ ਕੀਤੀ ਸੀ ਜੋ architecture ਦੀ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸੀ ਕੀਤਾ ਹੋਇਆ, ਹਾਂਜੀ ਹਾਂਜੀ ਬਹੁਤ ਵਧੀਆ

ਤੇ ਇਹਦੀ ਅੰਤਿਮ ਚਾਬੀ ਜਾਂ ਕਹਿ ਲਓ ਕਲਸ਼ ਸਥਾਪਿਤ ਕਰਨਾ ਉੱਤੇ ਬਾਕੀ ਸੀ ਜੋ ਸਿਖ਼ਰ ਦੇ ਉੱਪਰ ਬਿਲਕੁਲ

ਹਾਂਜੀ ਹਾਂਜੀ ਬਿਲਕੁਲ ਉਹ ਤੇ ਉਹੀ ਹੈ ਸਾਰੇ ਕਾਰੀਗਰ ਉਹ 'ਚ ਹੀ ਅਸਫਲ ਹੋ ਰਹੇ ਸੀਗੇ, ਜਾਣਦਾ ਕਿ ਘੜੇ ਨੂੰ ਕਿੱਦਾਂ ਤੋੜਨਾ ਹੈ ਜਾਂ ਕਿੱਦਾਂ ਸਥਾਪਿਤ ਕਰਨਾ,

ਪਰੇਸਾਨ ਹੋ ਚੁੱਕਾ ਸੀ ਨਾ ਉਹ ਹੁਣ ਸਭ ਕੁੱਝ ਉਹ ਬਣ ਚੁੱਕਾ but complete ਨੀ ਹੋ ਪਾ ਰਿਹਾ ਸੀ ਨਾ, ਉਹਨੇ ਕਿਹਾ ਵੀ ਇਹ ਕਾਰੀਗਰ ਹੀ ਨੀ ਮੇਰੇ ਲਈ ਚੰਗੇ ਹੈਗੇ ਜਾਂ ਇਹ ਮੇਰੇ ਲਈ ਅਪਵਿੱਤਰ ਹੈਗ ਤੇ ਮੈਂ ਸਾਰੇ ਮਾਰ ਦੇਵਾਂਗਾ,

ਉਸ ਅਸਫਲਤਾ ਤੋਂ ਬਹੁਤ ਜ਼ਿਆਦਾ ਨਾਰਾਜ਼ ਸੀਗੇ। ਹਾਂ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਜ਼ਿਆ~ ਜ਼ਿਆਦਾ ਲੋਕ ਮਾਰੇ ਜਾਣੇ ਸੀ ਨਾ ਉਹ ਵੀ ਤਾਂ ਆਖ਼ਿਰ ਨੂੰ ਉਹਨਾਂ ਦੇ ਉਹ ਉਸਦੇ under ਹੀ ਚੱਲ ਰਹੇ ਸੀ ਸਾਰੇ ਲੋਕ